ਅਧਿਐਨ ਕਰਦੇ, ਹੁਣ ਸਹੂਲਤਾਂ ਜ਼ਿਆਦਾ ਹਨ, ਚੰਗੇ ਕਾਗਜ਼ ਉਤਮ ਛਪਾਈ ਅਤੇ ਆਕਰਸ਼ਕ ਜ਼ਿਲਦਾਂ ਵਿੱਚ ਵੱਖ ਵੱਖ ਵਿਸ਼ਿਆਂ ਦੀ ਬੇਸ਼ੁਮਾਰ ਕਿਤਾਬਾਂ ਇੱਕੋ ਥਾਂ ਮਿਲ ਜਾਂਦੀਆਂ ਹਨ। ਲੰਮੇ ਨੋਟਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਫੋਟੋਸਟੇਟ ਮਸ਼ੀਨਾਂ ਲਾਇਬ੍ਰੇਰੀ ਵਿੱਚ ਹੀ ਹੁੰਦੀਆਂ ਹਨ, ਸਾਫ਼ ਸੁੱਥਰਾ ਆਲਾ ਦੁਆਲਾ ਚਾਨਣ ਹਵਾ, ਬੈਠਣ ਦਾ ਪ੍ਰਬੰਧ ਪੜ੍ਹਨ ਵਾਲਾ ਹੋਵੇ ਤਾਂ ਗਿਆਨ ਲਾਲਸਾ ਨੂੰ ਰਜ ਰਜ ਤ੍ਰਿਪਤ ਕਰ ਸਕਦਾ ਹੈ, ਹੋਰ ਪੜ੍ਹਨ ਵਾਲਿਆਂ ਦੀ ਸੰਗਤ ਵਿੱਚ ਮਨ ਮੱਲੋ ਮੱਲੀ ਪੜ੍ਹਨ ਨੂੰ ਕਰਦਾ ਹੈ, ਕਈ ਲੋਕ ਘਰ ਵਿੱਚ ਹੀ ਆਪਣੀ ਨਿੱਜੀ ਲਾਇਬ੍ਰੇਰੀ ਬਣਾ ਲੈਂਦੇ ਹਨ।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

ਲਾਇਬ੍ਰੇਰੀ ਵਿੱਚ ਅਕਸਰ ਜਾਣ ਵਾਲੇ ਇਸ ਜਾਂਚ ਨੂੰ ਆਪ ਹੀ ਗ੍ਰਹਿਣ ਕਰ ਲੈਂਦੇ ਹਨ ਸਮੇਂ ਦੀ ਸਾਰਥਕਤਾ ਦਾ ਅਰਥ ਸਮੇਂ ਨੂੰ ਅਜਿਹੇ ਪਾਸੇ ਖ਼ਰਚ ਕਰਨਾ ਹੈ ਕਿ ਪਿੱਛੋਂ ਪਛਤਾਵਾ ਨਾ ਹੋਵੇ ਲਾਇਬ੍ਰੇਰੀ ਜਾਣਾ

ਲਾਇਬ੍ਰੇਰੀ ਜਾਣਾ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੁੰਦਾ ਵੱਡੇ ਵੱਡੇ ਵਿਦਵਾਨ ਜਿਹਨਾਂ ਦੀ ਨਵੀਆਂ ਸੋਚਾਂ ਨੇ ਦੁਨੀਆਂ ਦੀ ਨੁਹਾਰ ਬਦਲ ਦਿੱਤੀ ਹੈ ਪਤਾ ਨੀ ਕਿੰਨਾ ਕਿੰਨਾ ਲਾਇਬ੍ਰੇਰੀ ਵਿੱਚ ਗੁਜ਼ਾਰਦੇ ਰਹੇ।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 ਅਧਿਐਨ ਕਰਦੇ, ਹੁਣ ਸਹੂਲਤਾਂ ਜ਼ਿਆਦਾ ਹਨ, ਚੰਗੇ ਕਾਗਜ਼ ਉਤਮ ਛਪਾਈ ਅਤੇ ਆਕਰਸ਼ਕ ਜ਼ਿਲਦਾਂ ਵਿੱਚ ਵੱਖ ਵੱਖ ਵਿਸ਼ਿਆਂ ਦੀ ਬੇਸ਼ੁਮਾਰ ਕਿਤਾਬਾਂ ਇੱਕੋ ਥਾਂ ਮਿਲ ਜਾਂਦੀਆਂ ਹਨ। ਲੰਮੇ ਨੋਟਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਫੋਟੋਸਟੇਟ ਮਸ਼ੀਨਾਂ ਲਾਇਬ੍ਰੇਰੀ ਵਿੱਚ ਹੀ ਹੁੰਦੀਆਂ ਹਨ, ਸਾਫ਼ ਸੁੱਥਰਾ ਆਲਾ ਦੁਆਲਾ ਚਾਨਣ ਹਵਾ, ਬੈਠਣ ਦਾ ਪ੍ਰਬੰਧ ਪੜ੍ਹਨ ਵਾਲਾ ਹੋਵੇ ਤਾਂ ਗਿਆਨ ਲਾਲਸਾ ਨੂੰ ਰਜ ਰਜ ਤ੍ਰਿਪਤ ਕਰ ਸਕਦਾ ਹੈ, ਹੋਰ ਪੜ੍ਹਨ ਵਾਲਿਆਂ ਦੀ ਸੰਗਤ ਵਿੱਚ ਮਨ ਮੱਲੋ ਮੱਲੀ ਪੜ੍ਹਨ ਨੂੰ ਕਰਦਾ ਹੈ, ਕਈ ਲੋਕ ਘਰ ਵਿੱਚ ਹੀ ਆਪਣੀ ਨਿੱਜੀ ਲਾਇਬ੍ਰੇਰੀ ਬਣਾ ਲੈਂਦੇ ਹਨ।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

ਲਾਇਬ੍ਰੇਰੀ ਵਿੱਚ ਅਕਸਰ ਜਾਣ ਵਾਲੇ ਇਸ ਜਾਂਚ ਨੂੰ ਆਪ ਹੀ ਗ੍ਰਹਿਣ ਕਰ ਲੈਂਦੇ ਹਨ ਸਮੇਂ ਦੀ ਸਾਰਥਕਤਾ ਦਾ ਅਰਥ ਸਮੇਂ ਨੂੰ ਅਜਿਹੇ ਪਾਸੇ ਖ਼ਰਚ ਕਰਨਾ ਹੈ ਕਿ ਪਿੱਛੋਂ ਪਛਤਾਵਾ ਨਾ ਹੋਵੇ।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 ਕਦੇ ਵੀ ਘਾਟੇ ਦਾ ਸੌਦਾ ਨਹੀਂ ਹੁੰਦਾ ਵੱਡੇ ਵੱਡੇ ਵਿਦਵਾਨ ਜਿਹਨਾਂ ਦੀ ਨਵੀਆਂ ਸੋਚਾਂ ਨੇ ਦੁਨੀਆਂ ਦੀ ਨੁਹਾਰ ਬਦਲ ਦਿੱਤੀ ਹੈ ਪਤਾ ਨੀ ਕਿੰਨਾ ਕਿੰਨਾ ਲਾਇਬ੍ਰੇਰੀ ਵਿੱਚ ਗੁਜ਼ਾਰਦੇ ਰਹੇ, ਪਹਿਲੇ ਸਮਿਆਂ ਵਿੱਚ ਲਾਇਬ੍ਰੇਰੀਆਂ

ਸਤਿ ਸ਼ੀ੍ ਅਕਾਲ ਕੀ ਹਾਲ-ਚਾਲ ਭਲਵਾਨਾਂ। ਹਾਂ ਠੀਕ-ਠਾਕ ਤੂੰ ਹੀ ਸੁਣਾਓ। ਹਾਂ ਵਧੀਆ।

ਤੂੰ ਸੁਣਾ ਡੈਡੀ ਠੀਕ ਵਾ। ਹਾਂ ਭਰਾ ਓਪਰੇਸ਼ਨ ਹੁਣਾ ਹੀ ਅੱਜ ਤੇ ਸਰਕਾਰੀ ਹੋਸਪਿਟਲ ਖੜਿਆ ਏ। ਅੱਛਾ ਕਾਹਦਾ ਓਪਰੇਸ਼ਨ ਹੁਣਾ ਵਾ। ਉਹ ਲੱਕ ਦੇ ਪਿੱਛੇ ਉਹ ਰਸੋਲੀ ਜਿਹੀ ਏ ਨਾ।

ਹਾਂ ਪੀੜ ਹੁੰਦੀ ਏ ਤੇ ਹੁਣ ਕਰਵਾਉਣਾ ਏ ਓਪਰੇਸ਼ਨ ਖੜਿਆ ਵਾ। ਬਸ ਹੁਣ ਖੜਿਆ ਅੰਦਰ। ਠੀਕ ਏ ਠੀਕ ਏ ਤੂੰ ਵੀ ਗਿਆ ਨਾਲ਼। ਹਾਂ ਮੈਂ ਵੀ ਨਾਲ਼ ਹੀ ਏ। ਆਹੋ ਹੁਣ ਕੰਮ ਸਾਰਾ ਮੇਰੇ ਸਿਰ ਤੇ ਹੀ ਭਾਰ।

ਠੀਕ ਏ ਠੀਕ ਏ ਕਦੋਂ ਕ ਦੀ ਹੋਈ ਹੀ ਰਸੋਲੀ। ਉਹ ਵਾਹ-ਵਾਹ ਦੇਰ ਮਹੀਨਾ ਦੋ ਮਹੀਨੇ ਹੋ ਚੱਲੇ। ਠੀਕ ਏ ਠੀਕ ਏ ਚੱਲ ਕੋਈ ਨੀ ਕਰਵਾ ਲੈ ਓਪਰੇਸ਼ਨ।

ਹਮ

ਦੋਂਵੇ ਭਰਾ ਕੀ ਕਰਨ ਦਏ ਏ? ਉਹ ਕਬੂਤਰ ਡਾਊਣ ਦਏ ਇਹਨਾਂ ਨੂੰ ਕੰਮ ਹੀ ਇਹੋ ਏ ਤੇ। ਉਹਨਾਂ ਨੂੰ ਇਹ ਨੀ ਪਤਾ ਬਾਪੂ ਨਾਲ਼ ਜਾਣਾ ਨਾਲ਼। ਇਹ ਨੀ ਕਰਦੇ-ਕੂਰਦੇ ਹੁਣ ਸ਼ਾਇਦ ਦਿਹਾੜੀਆਂ-ਦਹੂੜੀਆਂ ਹੁਣ ਮੈਂ ਹੋ ਲਾਇਆ ਕਰਨੀਆਂ ਨੇ। ਠੀਕ ਆ ਠੀਕ ਆ ਇਹਨਾਂ ਨੂੰ ਵੀ ਕੱਢ ਨਾਲ਼। ਇਹਨਾਂ ਨੂੰ ਕੱਢਣਾ ਵਾ ਕਿ ਮੰਡੀ ਚੱਲੋ ਸੈੱਲਰ ਤੇ ਇਹਨੂੰ ਨੂੰ ਘੱਲ਼ਦੇ ਆ ਹੁਣ। ਆਹ। .

ਹਮ

ਹੁਣ ਬਸ ਆਪਾਂ ਲੈਂਟਰ ਵੀ ਪਾ ਲੈਣੇ ਏ ਹੁਣ ਮੈਂ ਕਿਹਾ ਆਪਾਂ ਲੈਂਟਰ ਪਾ ਲੈਣੇ ਏ। ਅੱਛਾ-ਅੱਛਾ ਠੀਕ ਏ ਕਦੋਂ ਕ ਪਾਓਗੇ?

ਆਹੋ ਕਿੰਨਾ ਚਿਰ ਹੋ ਗਿਆ ਇੱਕੇ ਹੀ ਛੱਤਾਂ।

ਹੁਣ ਮੈਂ ਕਿਹਾ ਚੇਂਜ ਕਰਾ ਲੈਣੇ ਆ ਹੁਣ ਚੇਂਜ ਕਰਾ ਕੇ ਤੇ। ਅੱਛਾ-ਅੱਛਾ।

ਕਰਾ ਛੱਡੋ ਯਾਰ ਕਿਉਂਕਿ ਅਗਾਂਹ ਜਾ ਕੇ ਨੀਚੇ ਆਰਾਮ ਨਾਲ਼ ਰਹੋਗੇ ਤਾਂ ਸਹੀ ਛੱਤ ਥੱਲੇ। ਆਹ ਘਰਦੇ ਮੈਨੂੰ ਆਖਦੇ ਵਿਆਹ ਕਰਾਂ ਲੈ ਤੇ ਮੈਂ ਕਿਹਾ ਚੱਲ ਬਾਹਰ ਜਾਣਾ ਪਹਿਲਾਂ ਮੈਂ ਫੇਰ ਆਣ ਕੇ ਫੇਰ।

ਆਹੋ ਤੇ ਪਹਿਲਾਂ ਪੈਰਾਂ ਤੇ ਖਲੋ ਜਾ ਸੈੱਟ ਹੋ ਜਾ ਚਾਰ ਪੈਹੇ ਜੋੜ ਲੈ।

ਆਹੋ ਫੇਰ ਵਿਆਹ ਕਰਾਂ ਲਈ ਫੇਰ ਤੇ ਵਿਆਹ ਦੀ ਕੋਈ ਟੈੱਨਸ਼ਨ ਨੀ ਤੈਨੂੰ ਵੀ।

ਨਾਂਹ ਬਾਹਰੋਂ ਆਣ ਕੇ ਤੇ ਫੇਰ ਹੀ ਕਰਾਉਣਾ ਵਾ ਬਾਹਰ ਪਹਿਲਾਂ ਲਾਉਣੇ ਏ ਅਜੇ ਦੋ ਸਾਲ। ਚੱਲੋ ਵਧੀਆ ਫੇਰ ਲਾ ਲਈ ਚੱਲ।

ਕੰਮ-ਕੂਮ ਕਰ ਲੈ ਕੋਈ ਗੱਲ ਨਈ ਫੇਰ ਹੋਰ ਕੀ ਏ। ਹਮ ਆਹੋ ਕੰਮ ਤੇ ਕਰਨਾ ਹੀ ਪੈਣਾ। ਆਹੋ ਫੇਰ ਕਰ ਲਈ ਨਾ ਤਾਂਹੀ ਤਾਂ ਮੈਂ ਤੈਨੂੰ ਕਹਿਣ ਦਿਆਂ ਕੰਮ-ਕੂਮ ਕਰੀ।

ਵਧੀਆ ਤੂੰ ਆਪਣੇ ਪੈਰਾਂ ਤੇ ਖਲੋ ਚਾਰ ਪੈਹੇ ਜੋੜ ਤੇ ਜੋ ਮਰਜ਼ੀ ਕਰੇ ਓ ਮੁੜ ਕੇ ਦੋਵੇਂ ਜਣੇ। ਆਹੋ ਹੋਰ ਤੂੰ ਸੁਣਾ। ਹਾਂ ਠੀਕ-ਠਾਕ ਏ।

ਸਭ ਕੁੱਛ ਵਿਹਲਾ ਹੋ ਗਿਆ ਵਾ ਹੁਣ ਮੈਂ ਵੇਖਣ ਦਿਆਂ ਬਾਹਰ ਦੇ ਲਾਏ ਕਾਗਜ਼।

ਆਹੋ ਤੇ ਬਾਹਰ ਜਾਈਏ ਮੈਂ ਕਿਹਾ। ਜਸ਼ਨ ਨੂੰ ਕਹਿਣ ਦਿਆਂ ਹੀ ਮੈਂ ਕਿਹਾ ਜਸ਼ਨ ਤੈਨੂੰ ਖਿਡੌਣੇ ਭੇਜੂਗਾ।

ਅੱਛਾ-ਅੱਛਾ ਤੁਹਾਡੇ ਪਿੰਡ ਆਖਦੇ ਜੰਞ ਘਰ ਬਣਨਾ। ਆਹੋ ਬਣ ਜਾਣਾ ਵਾ ਕਹਿਣ ਤਾਂ ਦਏ ਏ ਹੁਣ ਵੇਖੋ।

ਛੱਪੜ ਦਾ ਮਸਲਾ ਦਾ ਯਾਰ ਅਜੇ ਇੱਦੇ ਹੀ ਏ ਤੇਰੇ ਸਾਹਮਣੇ ਯਾਰ ਲੋਕੀਂ ਤੈਨੂੰ ਪਤਾ ਟੱਲਦੇ ਆ ਲੋਕਾਂ ਨੇ ਸ਼ਬਜੀਆਂ ਬੀਜੀਆਂ ਛੱਪੜਾਂ ਦੇ ਵਿੱਚ ਤੇ ਪਾਣੀ ਤੈਨੂੰ ਪਤਾ ਕਿੱਥੋਂ ਪਾਣੀ ਕਿੱਥੇ ਜਾਵੇ ਪਿੰਡਾਂ ਦਾ।

ਕੀ ਕਰੀਏ ਫੇਰ ਲੋਕੀਂ ਹੱਟਦੇ ਹੀ ਨਈ ਏ ਤੇ ਹੁਣ ਵੇਖਣ ਦਏ ਏ ਹਿਸਾਬ-ਕਿਤਾਬ ਲਾ ਕੇ ਤੇ ਹੁਣ ਜੇਸੀਬੀ ਨਾਲ਼ ਥਾਂ ਪੁਟਾਉਣੀ ਡੂੰਘੇ।

ਬਸ ਵਧੀਆ ਵਾ ਗੱਲਬਾਤ ਵਧੀਆ ਏ ਓ ਤੇ ਮੈਂ ਕਿਹਾ ਚੱਲ ਵੀਰ ਨੂੰ ਫੋਨ ਹੀ ਲਾ ਲਈਏ।

ਹਾਂ ਠੀਕ ਹੋਰ ਮੰਮੀ-ਡੈਡੀ ਦੀ ਸੁਣਾ। ਹਾਂ ਬਸ ਵਧੀਆ ਮੰਮੀ-ਡੈਡੀ ਹੁਣੀ ਵੀ ਮੰਮੀ ਹੁਣੀ ਗਏ ਏ ਨਾਨਕੇ।

ਹਮ ਉੱਥੇ ਨਾ ਥੋੜ੍ਹਾ ਜਿਹਾ ਪਾਠ ਜਿਹਾ ਪੜ੍ਹਾਇਆ ਹੀ ਉਹਨਾਂ ਨੇ ਸੁਖਮਨੀ ਸਾਹਿਬ ਦਾ ਤੇ ਉੱਥੇ ਗਈ ਓ।

ਆਹੋ ਤੇ ਉਹ ਉੱਥੇ ਗਈ ਹੀ ਮੈਂ ਮੈਨੂੰ ਵੀ ਕਹਿੰਦੇ ਹੀ ਆ ਜਾ ਤੇ ਮੈਂ ਕਿਹਾ ਨਈ ਮੈਂ ਨੀ ਜਾਣਾ ਗਰਮੀ ਯਾਰ ਬੜੀ ਏ।

ਮੈਂ ਆਪ ਹੁਣ ਪੱਠੇ-ਪੁੱਠੇ ਪਾਉਣੇ ਘਰ। ਅੱਛਾ-ਅੱਛਾ ਡੰਗਰ ਰੱਖੇ ਆ ਕਿੰਨੇ ਆ।

ਡੰਗਰ ਆ ਦੋ ਗਾਈਆਂ ਇੱਕ ਕੱਟੀ ਤੇ ਵੱਛਾ। ਠੀਕ ਆ ਠੀਕ ਆ।

ਹਮ ਹੋਰ ਸੁਣਾ ਕੋਈ ਗੱਲ। ਹਾਂ ਬਸ ਵਧੀਆ ਤੂੰ ਸੁਣਾ। ਹਾਂ ਵਧੀਆ ਠੀਕ-ਠਾਕ ਆ ਵੀਰ। ਹਮ ਉਹ ਆਇਆ ਹੀ ਤੁਹਾਡੇ ਪਿੰਡ ਸੈਰੀਕਲਸ਼ੀ ਸੀ ਫੇਰ। ਹਾਂ ਸੈਰੀ ਕਲਸ਼ੀ ਆਇਆ ਹੀ ਕਹਿੰਦਾ ਪਾ ਦੇਣਾ ਜੰਞ ਘਰ।

ਹੁਣ ਵੇਖਣ ਦਏ ਆ ਕੀ ਕਰਦੇ ਆ ਕਹਿ ਤਾਂ ਦਿੱਤਾ ਉਹਨੇ ਸੈਰੀਕਲਸ਼ੀ ਨੇ।

ਤੈਨੂੰ ਪਤਾ ਨਿੰਦਰ ਤੇ ਵਿਹਲਾ। ਆਹ ਇਹਨੇ ਕੀ ਕਰਨਾ ਇਹ ਵਿਹਲਾ ਹੀ ਏ।

ਮਖ਼ੌਲ ਉਡਾਉਂਦਾ ਰਹਿੰਦਾ ਏ ਕੁੜੀਆਂ ਦੇ ਮੁੰਡਿਆਂ ਦੇ।

ਦੱਸਿਆ ਏ ਨਾ ਵਿਹਲੇ ਤੇ ਇੱਕੋ ਹੀ ਇਹੋ ਹੁੰਦੇ ਏ।

ਵਧੀਆ-ਵਧੀਆ ਚਾਹੀਦਾ। ਬਸ ਵਧੀਆ ਨਿੰਦਰ ਦਾ ਫੂਨ ਆਇਆ ਹੀ ਮੈਨੂੰ ਕਹਿੰਦਾ ਹੀ ਆਜਾ ਇੱਧਰ ਮੈਂ ਕਿਹਾ ਤੂੰ ਤੇ ਵਿਹਲਾ ਵਾ ਮੈਂ ਉੱਥੇ ਆਣ ਕੇ ਕੀ ਕਰਨਾ ਆਖਦਾ ਆੜੂ ਲੱਗੇ ਆ ਹਾਂਡੇ ਬੜੇ। ਆਹੋ ਬੜੇ ਲੱਗੇ ਇਹਨਾਂ ਦੇ ਆੜੂ ਗਿਆ ਹੀ ਉੱਦਣ ਮੈਂ ਵੀ।

ਠੀਕ ਏ ਠੀਕ ਏ ਹੋਰ ਸੁਣਾ ਤੂੰ। ਹਾਂ ਵਧੀਆ ਵਾ ਹੋਰ ਗੱਲਬਾਤ ਸਭ ਵਧੀਆ ਹੀ ਏ ਓ।

ਹਮ ਤੂੰ ਸੁਣਾ ਮੇਰਾ ਭਰਾ ਕੋਈ ਗੱਲ।

ਹਾਂ ਵਧੀਆ ਚਾਹੀਦਾ। ਹਾਂ ਬਸ ਵਧੀਆ ਹੋਰ।

ਹਾਂ ਬਣਿਆ ਵਾ ਉੱਥੇ ਜੰਞ ਘਰ ਦੇ ਵੱਲ ਬਣਿਆ ਮੜੀਆਂ ਵੱਲ ਹੋਸਪਿਟਲ।

ਆਹੋ ਹੁਣ ਉਹ ਬੁੱਢੀ ਆਈ ਬਾਹਰੋਂ ਤੇ ਉਹ ਉਹਨੇ ਖੋਲਿਆ ਹੀ ਓ। ਠੀਕ ਏ ਠੀਕ ਇਹ ਖੋਲਿਆ ਕਿੰਨੇ ਰਾਜੇ। ਰਾਜੇ ਨੇ ਖੋਲਿਆ ਰਾਜੇ ਨੇ ਹਾਂ ਉਹਦੀ ਕੁੜੀ ਆਈ ਬਾਹਰੋਂ।

ਹਾਂ।

ਹਮ ਰਾਜੇ ਦੀ ਕੁੜੀ ਆਈ ਏ ਨਾ ਬਾਹਰੋਂ।

ਭੰਗ-ਭੂਗ ਵੱਢ ਤੀ ਕਬਰਾਂ ਚੋਂ ਮੈਂ ਕਿਹਾ ਤੁਹਾਡੇ। ਆਹੋ ਸਭ ਕੁੱਛ ਵੱਢ-ਵੁੱਡ ਦਿੱਤਾ ਵਾ।

ਹੋਰ ਕੀ ਕੀਤਾ ਹੋਰ।

ਆਹ-ਆਹ ਛੱਪੜ ਦੀ।

ਬਸ ਮੈਂ ਵੀ ਜਾਣਾ ਏ ਯਾਰ ਨਾਉਣ ਨੂੰ ਗਰਮੀ ਬੜੀ ਲੱਗਣ ਦਈ ਏ।

ਮੈਂ ਆਪ ਹੁਣ ਨਾਉਣਾ ਤੇ ਮੈਂ ਕਿਹਾ ਨਾਹ-ਧੋ ਕੇ ਤੇ ਲੰਮੇ ਪੈਣੇ ਹੁਣ। ਤੇ ਹੋਰ ਕੀ ਕਰਨਾ ਵਾ।

ਗਰਮੀ ਬੜੀ ਏ ਹੁਣ ਨਾਹ-ਧੋ ਕੇ ਤੇ।